ਤਾਰਿਕੀ ਪਾਸਦ ਆਤੇ ਕੁਛ ਸੂਨਾ ਨਵਵਾ ਕਰਾੜੇ ਰੇਹਾਨ ਦੀਈ ਇਛਾ ਵਾਲੇ ਨਿਗਰਿਕਾ ਕਾਰ ਕੇ ਹੀ ਕਿਤੀ ਹੈ ਸਾਡੇ ਦੇਸ ਦੀਆ ਵਿ ਅਨਿਕਾ ਗੌਰਵ ਲੀਏ ਪ੍ਰਪਤੀਆ ਸੂਨੀ ਸੋਚ ਵਲੈ ਨਾਗਰੀਕਾ ਕਾਰ ਕੇ ਹਨ ਸੂਨੀ ਸੋਚ ਵਲੈ ਵਖਰੀ ਨਹਿ ਜੰਮਦੇ ਪਾਰ ਓਹ ਪਾਲਦੇ ਵਖਰਾ ਸੂਚਦੇ ਹਨ ਸੂਨਾ ਇਨਸਾਨ ਬਾਨਣ ਵਿਚ ਥਾਨ ਨਹੀਂ ਮਾਨ ਮਦਾਦ ਕਾਦਰ ਹੈ ਸੂਨੇ ਸੋਚ ਵਾਲੇ ਸੋਨਾ ਕਰਨ ਵਿਚ ਯਾਕਿਂਨ ਰੇਖਦੇ ਹਨ ਸੋਨੇ ਸੋਚ ਵਾਲੇ ਅੱਖਾਂ ਕਾਂਨ ਮੀਚਕੇ ਹਾਜੀ ਹਾਜੀ ਨਹੀਂ ਕਰਦੇ ਸੋਨੀ ਸੋੱਚ ਵਾਲੇ ਸਿਰਫ ਬੋਲਡੇ ਹੀ ਨਹੀ ਹਨ ਸੁਨੀ ਸੂਚ ਵੇਲੇ ਸਿਰਫ ਇਲਜ਼ਮ ਹੀ ਨਹਿਉ ਲੌਂਦੇ ਉਹ ਕੂੜ ਵ ਚਾਂਬੀਨਬਿਨ ਕਰਦੇ ਹਨ ਸੂਨੀ ਸੂਚ ਵਾਲਾ ਜਿ ਆਹ ਕਹੀਐਗਾ ਤਾ ਕਿਓ ਸੋਚੇਗਾ ਵੀ ਜਰੂਰ ਗੰਡਗੀ ਬਹਾਉਤ ਹੈ ਫੇਲਾਉਂਦਾ ਕੋਨ ਹੈ ਰਿਸ਼ਵਤ ਖੌਰੀ ਬਹੁਤ ਹੈ ਜ਼ਿੰਦਾ ਕਾਨ ਹੈ ਸਡਾਕ ਤੇ ਤਾ ਮੌਤ ਵੀ ਤੁਰੀ ਫਰਦੀ ਹੈ ਤੁਸਿ ਜੀਵਨ ਪਾਰ ਦਾ ਦੀਖੋਂ ਲਾਈ ਕੀ ਕਾਰ ਰਹੇ ਹੋ ਮਾਤਰ ਪਾਸ਼ਾ ਰਾਉਲ ਰਹੇ ਹੈ ਕੀ ਕਾਰ ਰਹੇ ਹੋ ਸ਼ੰਬਾਣ ਲਾਈ ਅਕਦੇ ਦਾ ਸਤੀ ਜੀਵੀ ਸੋ

ਖੁਦ ਤੋਂ ਜਬਾਬ ਮੰਗਾ ਕਰੋ ਬਹੁਤੁ ਸਰੇ ਸਾਵਲ ਹਾਲ ਹੋ ਜਾਏਂਗੇ ਸੋਨਾ ਦੇਖਨ ਮੰਨਨ ਲੀਏ ਬੂਰੇ ਨੂ ਬਦਲਾਨ ਲਾਈਐ ਸ਼ਾਨੁ ਕੂੜ ਨਉ ਬਦਲਨਾ ਪੈਦਾ ਖੁਦ ਨੂੰ ਬਦਲ ਕੇ ਹੀ ਐਸਾ ਪਾਸਾ ਜਾ ਸਕਦਾ ਹੈ ਜੇ ਆਸੀ ਕਖੁਸ਼ ਰਹਿਣ ਲਈ ਸੁਨਾ ਜੀਵਨ ਚੌਂਦੇ ਹਾਂ ਤਾ ਸਾਨੁੰਜਾ ਮੁਖੀ ਦੇਵਾ ਅਪਨਾਨਾ ਪਾਉਗਾ ਅਸੀਂ ਵੀ ਬਹੁਤ ਮਾੜੀਆਂ ਆਦਤਾਂ ਦੇ ਮਾਲਕ ਹ

ਖੁਦ ਕੋ ਪਿਆਰ ਕਰੋਗੇ ਤੋਂ ਕੁਦਰਤ ਅਤੇ ਮਾਨੁਖ ਨਾਲ ਆਪੇ ਪਿਆਰ ਪਾਏ ਜਾਏਗਾ ਖੁਦ ਦਾ ਸਤਕਾਰ ਕਰੌਰੋਂ ਜੀ ਤੇ ਦੇਸ ਆਤੇ ਲੁੱਕਾ ਲਾਈ ਸਤਕਾਰ ਪਾਇਆ ਹੋ ਜਵੇਗਾ ਏਹ ਸਤਕਾਰ ਤੁਹਾਨੂੰ ਬੁਰਾਈ ਖ਼ਿਲਾਫ਼ ਲਾਡਨ ਦੀ ਹਿੰਮਤ ਦਵੇਗਾ ਕੂਦ ਗੂਨ ਪਹਿਚਾਣ ਲਾਵੋ ਤਾ ਗੁਨ ਵੰਦਾਨ ਲਗ ਜਾਵੋ ਗਾਏ ਤੇ ਗੂੰ ਖੋਜਾਂ ਲਗ ਜਾਵੋ ਗਾਇ ਜਿਸ ਦੀਨ ਕੂਦ ਨੂੰ ਈ ਲੋਵੇ ਯੂ ਕਰਦਾ ਹਾਂ ਕਹਿਨਾ ਆਹ ਗਿਆ ਉਸ ਦੀਨ ਮਾਂ ਪਾਇਓ ਨੱਕ ਸਿੱਖਵੇ ਮਿਟ ਜਪਾਨ ਨੇ ਦੀ ਵਰਤੋਂ ਕੀਤੀ ਹੈ ਦੀਨ ਧਿਈ ਪੁਤ ਵਿਚ ਵਿਸ਼ਵਾਸ ਜਗ ਜਾਵੇ ਗਾ ਕੁਡ ਡੀ ਮਿਤਰ ਬਾਨੋ ਗਾ ਤੇ ਦੇਖਨਾ ਮਿਤੱਰਤਾ ਤਾ ਖਾਰਾ ਵਿਸ਼ਾਲ ਹੋ ਹੋਜਾਵੇਗਾ ਜਾਦ ਖੁਦ ਉਤੇ ਹਸਨਾ ਆਹ ਜਾਂਡਾ ਹਾਏ ਤਾਦ ਖਿਗੰਨਾ ਖੀਗੌਨਾ ਖੱਟਮ ਹੋ ਜੱਟਾ ਹਾਏ

ਖੁਦ ਨੂੰ ਬੀ ਲੰਨਤ ਪਾਣੀ ਸਿਖੋ ਕੇ ਮੈ ਗਾਲ ਕਿਉਂ ਕੱਢੀ ਮੈ ਗਾਡੀ ਰਾਤ ਕਿਉ ਚਾਲੇਨ ਮੈਂ ਸਹੀ ਪਾਰਕ ਕਿਉਂ ਨਹੀਂ ਕੀਤੀ ਮੈਂ ਆਪਣਾ ਫਰਜ਼ ਕਿਉਂ ਨਹੀਂ ਨਿਭਾਇਆ ਮੈ ਕਾਦੇ ਕਿਤਬਾ ਤੇ ਪੈਸੇ ਕਿਉ ਨਹੀ ਖਾਰਚੇ ਮੇਨੂ ਲਾਇਬ੍ਰੇਰੀ ਜਾਨ ਦੀ ਆਦਤ ਕਿਉਂ ਨਹੀਂ ਕਿ ਨਾ ਕਸਰਤ ਕੀਤੀ ਮੈਂ ਨਜਾਇਜ਼ ਬਿਜਲੀ ਕਿੰਨੀ ਫੁਕੀ ਮੈ ਕਿਨਾ ਫਾਲਤੂ ਖਾਦ ਮੈ ਕਿਨਿ ਝੂਠ ਛਾਡਿ ਮੈ ਕਿੰਨਾ ਪਰਦੁਸ਼ਾਨ ਫੈਲਿਆ ਦੂਜੀਆ ਉਤੇ ਜੋ ਇਲਜ਼ਮ ਲੌਂਦੇ ਹਾਂ ਆਤੇ ਜੋ ਸ਼ਾਕ ਕਰਦੇ ਹਾਂ ਖੁਦ ਸੇ ਭੀ ਕਰਿਏ ਕਭੀ ਖੁਦ ਕਾ ਖਾਣਾ ਪੀਨਾ ਰਹਾਨ ਸਾਹਨ ਬੋਲਚਲ ਦੇ ਚਿਰ ਫੜ੍ਹ ਕਰਿਏ ਕਦੇ

ਹੈਲੋ

ਹੈਲੋ, ਕਾਮਾ? ਹੈਲੋ ਹੈਲੋ ਹੈਲੋ, ਕਾਮਾ?

ਹਾਂ ਠੀਕ ਹੈ, ਤੂੰ ਦੱਸ? ਅੱਛਾ, ਵਧੀਆ ਅੱਛਾ, ਮੈਂ ਵੀ ਰੋਟੀ ਖਵਾ ਕੇ ਹਟੀਂ ਹਾਂ

ਹੂੰ ਠੀਕ ਹਾਂ ਬੱਬਲੀ ਹੁਣ ਠੀਕ ਆ? ਹੂੰ, ਸਭ ਵਧੀਆ ਮੰਮੀ ਹੋਣੀ ਕਿ ਕਰਣ ਡੇ? ਸਾਗਰ ਭਾਜੀ ਕਿਥੇ ਗਏ? ਘਰੇ ਹੀ ਹੈ? ਅੱਛਾ ਅੱਛਾ, ਚਲੋ ਵਧੀਆ

ਨਾ, ਹਾਂ ਗਈ ਨੀ ਅੱਜ, ਡੈਡੀ ਹੋਣਾ ਨੇ ਜਾਣਾ ਸੀ ਕੀਤੇ ਅੱਛਾ ਅੱਛਾ ਕਿ ਬਣਾਇਆ ਅੱਜ? ਅਸੀਂ ਦਾਲ, ਦਾਲ ਬਣਾਈ ਸੀ

ਹਾਂ

ਹਾਂ, ਸੰਜੂ ਨੂੰ ਕੀਤਾ, ਓਹਨੂੰ ਉਸਤੋ ਬਾਅਦ ਕੀਤਾ ਹੀ ਨੀ ਅੱਛਾ ਅੱਛਾ, ਓਹਨੂੰ ਮੈਂ ਫੋਨ ਕਰਣ ਡੀ ਸੀ, ਓਹਨੂੰ ਮੈਂ ਬੜੀਆਂ ਗੱਲਾਂ ਡੇਈ

ਕਹਿੰਦੇ ਤੂੰ ਕਿ ਕਹਿੰਦੇ? ਕਹਿੰਦੇ ਤੁਹਾਨੂੰ ਪਤਾ ਹੀ ਸੀ ਬੀ ਅੱਜ ਬ੍ਰਾਈਡਲ ਤਿਆਰ ਹੋਣੀ ਹੈ, ਤੇ ਤੁਸੀਂ ਆਏ ਹੀ ਨੀ ਸਕੂਲ ਅੱਛਾ, ਯਾਰ ਓ ਜਾਣਾ ਸੀ, ਤੇ ਫੇਰ ਪਤਾ, ਇਹਨਾਂ ਨੇ ਮਾਸੀ ਹੋਣਾ ਕੋਲ ਜਾਣਾ ਸੀ ਤੇ ਫੇਰ ਗਏ ਨੀ ਓਹੋ, ਮੈਮ ਬੜਾ ਗੁੱਸਾ ਜਾ ਕਰ ਰਹੀ, ਮੈਂ ਕਿਹਾ ਮੈਮ ਉਹ, ਮੈਮ ਓਹਨਾ ਦੇ ਘਰ ਕਾਮਾ ਦੀ ਪ੍ਰੋਬਲਮ ਸੀ, ਤਾਂ ਕਰਕੇ ਨੀ ਆਈ

ਕਾਮਾ, ਮੈਂ ਕਿਹਾ ਆਪਾ ਮਿਸ ਕਰਤੀ, ਉਹ ਕੁੜੀ ਦੀ ਫੋਟੋ ਫੂਟੋ ਚੜ੍ਹ ਲੈਣਾ ਹਾਂ, ਹੋਣੀ ਓਹਨਾ ਕੋਲ, ਇਸੇ ਕਰਕੇ ਤਾਂ ਇਹਨਾਂ ਨੇ ਉਹ ਬਣਾਈ

ਕਲ ਪੂਜਾ, ਕਲ ਪੂਜਾ ਦੀਦੀ ਨੇ ਇਕ ਦੋ ਵਾਰੀ ਫੋਨ ਚੁਕਿਆ ਸੀ, ਵਿਚ ਮੁੜਕੇ ਦੂਜਾ ਫੋਨ ਆ ਗਿਆ ਸੀ ਪੂਜਾ ਦੀਦੀ ਤੇ ਮੇਰੇ ਨਾਲ ਕਿੰਨਾ ਚਿਰ ਗੱਲ ਕਰਦੇ ਰਹੇ ਸੀ, ਮੈਨੂੰ ਕਹਿਣ ਡੇ ਸੀ ਕਿ ਮੈਂ ਬੀ ਸਕੂਲ ਨੀ ਆਈ ਤੇ ਮੈਂ ਕਿਹਾ ਨਹੀਂ, ਮੈਂ ਜਾਣਾ ਸੀ ਕੀਤੇ ਇਸ ਕਰਕੇ ਅੱਛਾ ਅੱਛਾ

ਮੈਨੂੰ ਵੀ ਕਹਿਣ ਡੀ ਸੀ, ਕਹਿੰਦੀ ਕਹਿੰਦੀ ਕਹਿੰਦੀ ਕਹਿੰਦੀ ਮੈਡਮ, ਮੈਨੂੰ ਬੜੇ ਜਾਣਿਆ ਨੇ ਦਸਿਆ ਸੀ, ਇੱਦਾਂ ਇੱਦਾਂ ਮੈਡਮ ਮੰਮਾ ਕਹਿੰਦੀ ਕਹਿੰਦੀ ਵਿਚ ਕਹਿੰਦੀ, ਕਿ ਜੁੜੀ ਮੈਨੂੰ ਕ੍ਰਿਸ਼ ਨੇ ਦਸਿਆ ਸੀ ਮੈਮ ਵੱਲੋਂ, ਕਹਿੰਦੀ ਮੈਨੂੰ ਦੋ ਤਿੰਨ ਜਾਣਿਆਂ ਨੇ ਦਸਿਆ ਸੀ ਕੇ ਮੈਮ ਇਥੇ ਕਿੱਦਾਂ ਅੱਛਾ

ਤੇ ਮੈਂ ਕਿਹਾ ਠੀਕ ਆ ਹੋਰ, ਸੋਨੀਆ ਦੀਦੀ ਦਾ ਫੋਨ ਆਇਆ? ਹਾਂ ਆਇਆ ਸੀ, ਸਵੇਰੇ ਡੇਈ ਸੀ ਗੱਲ ਕਰਣ ਕਹਿੰਦੀ ਸੀ ਹੁਣ ਨੀ ਭੇਜਣਾ, ਮੈਂ ਕਿਹਾ ਡੈਡੀ ਹੋਣਾ ਨੇ ਜਾਣ ਨੀ ਦਿੱਤਾ ਕਹਿੰਦੀ ਪਈ ਸੀ ਕੇ ਕਾਮਾ ਨਾਲ ਤੁਸੀਂ ਜਾਣਾ ਮੈਂ ਕਿਹਾ ਪੀਜੀਆਈ ਮੰਮਾ ਵੀ ਖੜ੍ਹਿਆ, ਮੈਂ ਕਿਹਾ ਮੈਂ ਨੀ ਜਾਣਾ, ਘਰੇ ਕੌਣ ਰੁਕੂਗਾ?

ਹੈਂ? ਹਾਂ

ਅੱਛਾ, ਮੇਰੇ ਵੱਲੋਂ ਨੀ ਪੁੱਛਿਆ?

ਪੁੱਛਣ ਡੇਈ ਸੀ ਕਹਿੰਦੇ ਕਾਮੇ ਦਾ ਕਿ ਹਾਲ ਹੈ? ਮੈਂ ਕਿਹਾ ਹਾਂਜੀ ਸਭ ਵਧੀਆ ਤੁਸੀਂ ਦੱਸੋ? ਕਹਿੰਦੀ ਠੀਕ ਠਾਕ ਵਧੀਆ ਮੈਨੂੰ ਪੁੱਛਣ ਡੇ ਸੀ ਤੇ ਮੈਂ ਕਿਹਾ ਜਦੋ ਕਾਮਨਾ ਦੇ ਡੈਡੀ ਕਾਮਨਾ ਦੇ ਪਾਪਾ ਨੇ ਕੀਤੇ ਜਾਣਾ ਸੀ ਤਾਂ ਫੇਰ ਤਾਂ ਕਰ ਕੇ ਉਹ ਦੋਨਾਂ ਨੇ ਫੜ੍ਹਨੀ ਸੀ ਤੇ ਤਾਂ ਨੀ ਆਈ ਕਹਿੰਦੇ ਠੀਕ ਆ ਅੱਛਾ ਚਲ ਕੋਈ ਨਾ ਸਵੇਰੇ ਚਲਾਂਗੇ ਠੀਕ ਆ?

ਕਮਲ ਠੀਕ ਨੀ ਹੈਂ? ਠੀਕ ਨੀ, ਬੁਖਾਰ ਹੋਇਆ ਉਸਨੂੰ

ਬੁਖਾਰ ਬੜਾ ਸੀ, ਸਵੇਰੇ ਫੋਨ ਕੀਤਾ ਮੈਂ, ਰੋਟੀ ਰੂਟੀ ਬਣਾ ਕੇ, ਫੋਨ ਤੇ ਏ ਰੋਣ ਡੀ ਮੈਂ ਕਿਹਾ ਕਿ ਹੋਇਆ, ਕਹਿੰਦੀ ਮੈਂ ਠੀਕ ਨੀ ਆਖਿਆ ਕਿ ਹੋਇਆ ਵਾ, ਰੋਈ ਜਾਏ ਰੋਈ ਜਾਏ ਘਰ ਨੂੰ ਆ ਫੇਰ ਮੈਂ ਘਰੇ ਗਈ ਤੇ ਇਹ ਰੋਈ ਜਾਵੇ ਤੇ ਫੇਰ ਮੈਂ ਜਾ ਕੇ ਚੁੱਪ ਕਰਾਇਆ

ਨਾ, ਨਹੀਂ, ਮੈਂ ਜਾ ਕੇ, ਫੇਰ ਓਹਨੂੰ ਚਾਹ ਬਣਾ ਕੇ ਪਿਆਈ, ਫੇਰ ਫੋਨ ਕੀਤਾ ਡਾਕਟਰ ਨੂੰ, ਤੇ ਉਹ ਕਹਿੰਦਾ ਇਥੇ ਆਜਾ ਫੇਰ ਕਹਿੰਦੀ ਮੈਂ ਜਾਣਾ, ਫੇਰ ਮੈਂ ਕਿਹਾ ਚਲ ਆ ਮੈਂ ਤੇਰੇ ਨਾਲ ਜਾਣੀ ਹਾਂ ਤੇ ਮੈਂ ਦਵਾ ਕੇ ਲਿਆਈ ਤੇ ਮੈਂਆ ਕੇ ਓਹਨੂੰ ਮੈਂ ਕਿਹਾ ਚਲ ਆ ਪਹਿਲਾਂ ਰੋਟੀ ਖਾ

ਫੇਰ ਮੈਂ ਓਹਨੂੰ, ਫੇਰ ਮੈਂ ਦੁਪਹਿਰੇ ਰੋਟੀ, ਮੈਂ ਦੁਪਹਿਰੇ ਓਹਨੂੰ ਘਰੇ ਜਾਂ ਨੀ ਦਿੱਤਾ, ਕਹਿੰਦੀ ਫੇਰ ਮੈਂ ਓਥੇ ਲੌਕ ਲਗਾ ਦੇਣੀ ਹਾਂ, ਮੈਂ ਕਿਹਾ ਚਲ ਆਜਾ ਮੈਂ ਤੇਰੇ ਨਾਲ ਜਾਣੀ ਹਾਂ ਤੇ ਘਰੇ ਲੌਕ ਲਾ ਆਉਣੀ ਹਾਂ ਫੇਰ ਮੈਂ ਘਰੇ ਲੌਕ ਲਾ ਆਈ ਮੰਮੀ ਤੇਰੀ ਨੂੰ ਦੱਸ ਕੇ ਆਇਆ ਸੀ ਓਥੇ, ਮਾਸੀ ਹੋਣਾ ਕੋਲ? ਯਾਰ ਉਹ, ਕਿ ਦੱਸਾਂ ਮੈਂ ਤੈਨੂੰ?

ਕੌਣ ਚਲ, ਕੀਤੇ ਲੜ ਲੁੜ੍ਹ ਕੇ ਤੇ ਨੀ ਕੀਤੇ ਗਈ? ਨਾਈ ਨਾਈ, ਲੜ ਕੇ, ਅੱਛਾ ਮੈਂ ਕਿਹਾ, ਮੈਂ, ਫੇਰ ਕਯੋਂ ਛੱਡ ਕੇ ਆਏ ਓਧਰ, ਕਾਹਤੋਂ ਗਏ? ਨਹੀਂ, ਮਾਮੂ ਤੇ, ਮੰਮੀ ਆਏ ਸੀ ਲੈਣ

ਓਹਨਾ ਨੇ ਨਾ ਜਾਣਾ ਸੀ ਹਿਮਾਚਲ, ਓਹਨਾ ਨੇ ਕੈਬ ਕੀਤੀ, ਤੇ ਲੈਣ ਗਏ ਮਤਲਬ, ਮੰਮੀ ਹੋਣੀ ਮਾਮੂ

ਅੱਛਾ ਅੱਛਾ

ਹੋਰ ਠੀਕ ਹੈ? ਹੁਣ ਰਾਹੁਲ ਦੀ ਬਾਂਹ ਠੀਕ ਆ? ਹਾਂ ਠੀਕ ਹੈ, ਗਿਆ ਸੀ ਰਾਤੀ ਫੋਨ ਕਰਨ

ਹੂੰ, ਪਲਸਤਰ ਖੁਲ ਗਿਆ? ਨਾ, ਕਲ ਜਾਂਚ ਹੋਈ ਸੀ, ਅੱਜ ਰਾਤ ਹੋਇਸੀ, ਇਕ ਦੋ ਦਿਨ ਰੱਖਣਾ, ਅੱਠ ਤਰੀਕ ਤੋਂ ਕਹਿੰਦੇ ਖੁਲ੍ਹਣਾ

ਕਹਿੰਦਾ, ਕਹਿੰਦਾ ਕਲ ਮੇਰੇ ਨਾਲ ਨੀਲਮ ਬਾਹਰ ਗਏ ਸੀ, ਪਹਿਲਾ ਪੱਚੀ ਸੌ ਰੁਪਏ

ਹੋਰ ਕਿ ਕਰਣ ਡੇਈ? ਕੁਛ ਨੀ ਬੈਠੀ ਹੋਈ ਸੀ

ਅੱਛਾ ਅੱਛਾ, ਠੀਕ ਆ, ਸੋਨੀਆ ਦੀਦੀ ਦਾ ਆਇਆ ਫੋਨ? ਹਾਂ, ਸੋਨੀਆ ਦੀਦੀ ਨੂੰ ਜੋਤੀ ਕਰਣ ਡੇਈ ਸੀ ਮੇਰੇ ਫੋਨ, ਸੁੱਤੀ ਹੈ, ਓਹਦੀ ਨਾਈਟ ਡਿਊਟੀ ਹੈਨਾ

ਹੂੰ, ਓਹਦੀ ਡਿਊਟੀ ਨਾਈਟ

ਠੀਕ ਠੀਕ

ਅੱਛਾ ਅੱਛਾ

ਸਵੇਰ ਨੂੰ , ਚਲ ਜਾਂਦੀ, ਤੂੰ ਸਵੇਰ ਟਾਈਮ ਨਾਲ ਨਾਂਹ ਲੀ, ਪਹਿਲਾਂ ਨਹਾ ਲਿਆ ਕਰ, ਫੇਰ ਬਾਕੀ ਕੱਮ ਕਰ ਲਿਆ ਕਰ, ਬੰਦਾ ਚਲ ਜਿਆ ਟਾਈਮ ਨਾਲ ਯਾਰ

ਹੂੰ, ਹੋਰ? ਕਾਮਾ ਉਹ, ਹੋਰ ਫੇਰ ਪੂਜਾ ਦੀਦੀ ਕਿ ਕਹਿਣ ਡੇਈ? ਪੂਜਾ ਦੀਦੀ ਕੁਛ ਨੀ ਕਹਿਣ ਡੇਈ ਤੂੰ ਫੋਨ ਕਰਦੀ ਕਰਦੀ ਪਤਾ ਨੀ ਵਿਚ ਕਿਥੇ ਗਾਇਬ ਹੋ ਗਈ, ਤਾਂ ਉਹ ਪੁੱਛਦੀ ਪਏ ਸੀ ਕਿਥੇ ਚਲ ਗਈ ਇਹ? ਦੇਖ ਲੈ, ਆ ਹਾਲ ਹੈ, ਵਿੱਚੇ ਹੀ ਹੈ, ਪਤਾ ਨੀ ਕਿਥੇ ਚਲ ਗਈ, ਤੇ ਲੱਭਣ ਨੀ ਡੇਈ ਹੋਰ ਕਾਮਾ, ਨਾਲੇ ਨਾ ਤੇਰੀ ਆਵਾਜ਼ ਥੋੜੀ ਉਹ, ਥੋੜੀ ਰੁਕ ਰੁਕ ਕੇ ਆਉਣ ਡੇਈ, ਥੋੜੀ ਉੱਚੀ ਉੱਚੀ ਬੋਲੋ, ਹੋਲੀ ਹੋਲੀ ਨਾ ਬੋਲ, ਠੀਕ ਆ? ਠੀਕ ਆ

ਕਹਿਣ ਡੇਈ ਸੀ ਬੀ ਪੂਜਾ ਦੀਦੀ ਬੀ ਕਿ ਮੈਮ ਨੇ ਕੁਛ ਕਹਿੰਦੇ ਤਾਂ ਨੀ? ਮੈਂ ਆਖਿਆ ਨੀ ਮੈਮ ਨੇ ਕੁਛ ਨੀ ਕਿਹਾ, ਅੱਜ ਕ੍ਰਿਸ਼ ਦੀ ਵੱਲੋਂ ਕਰਣ ਡੇਆ ਸੀ ਮੈਂ ਕਿਹਾ ਓਹਨੂੰ ਤਾਂ ਨੀ ਪਤਾ, ਕ੍ਰਿਸ਼ ਨੂੰ ਬੁਲਾਂਦੇ ਹੀ ਨੀ

ਮੈਮ, ਮੈਂ ਪੂਜਾ ਦੀਦ ਨੂੰ ਕਿਹਾ ਜੇ ਕ੍ਰਿਸ਼ ਜੇ ਤੇਰੀਆਂ ਚੁਗਲੀਆਂ ਲਾ ਸਕਦਾ ਨਾ, ਤਾਂ ਦੀਦੀ ਉਹ ਕਿਸੇ ਦੀ ਵੀ ਚੁਗਲੀਆਂ ਲਾ ਸਕਦਾ ਨਾ ਤੂੰ ਜੋ ਹਾਂ, ਮੈਨੂੰ ਕਹਿੰਦਾ ਤੁਸੀਂ ਮੈਨੂੰ ਬੁਲਾਉਂਦੇ ਨੀ, ਗੁੱਸੇ ਜੇ? ਮੈਂ ਕਿਹਾ ਮੈਨੂੰ ਕਿ ਲੋੜ ਤੇਰੇ ਨਾਲ ਗੁੱਸੇ ਹੋਣ ਦੀ? ਤੇ ਢਿੱਡ ਹੀ ਬੜਾ ਵੱਡਾ ਹੈ ਕ੍ਰਿਸ਼ ਦਾ ਹੂੰ ਮੈਂ ਭੈਣੇ, ਗਏ ਓਹਦੇ ਆਪਣਾ, ਮਿਰਚਾਂ ਕਰਣ ਡੇਈ ਤੇ ਮੇਰੇ ਤੋਂ ਹੱਥ ਵੱਜ ਕੇ ਰਿਕਾਰਡਿੰਗ ਲੱਗ ਗਈ ਮੇਰੇ ਤੋਂ, ਮੈਨੂੰ ਕਹਿੰਦੀ ਤੂੰ ਰਿਕਾਰਡਿੰਗ ਲਾ ਦਿਤੀ, ਮੈਂ ਦੀਦੀ ਉਹ ਮੈਂ ਮੈਥੋਂ ਇੱਦਾਂ ਹੱਥ ਵੱਜਕੇ ਹੈ ਹੀ ਇੱਦਾਂ ਦਾ ਹਿਸਾਬ ਕਿਤਾਬ, ਤੁਹਾਡਾ ਹਿਸਾਬ ਕਿਤਾਬ ਮੇਰੇ ਨਾਲ ਵਾ, ਮੈਂ ਕਿਹਾ ਮੈਨੂੰ ਕਿ ਪਈ ਹੈ, ਮੈਂ ਕਿਹਾ ਤੁਸੀਂ ਕਿਹੜਾ ਕਦੀ ਮੇਰੇ ਨਾਲ ਮਾੜਾ ਕੀਤਾ ਜਿਹੜਾ ਮੈਂ ਰਿਕਾਰਡਿੰਗ ਲਾਉਣੀ ਹੈ ਤੇਰੀ ਆਹੋ ਤੇ ਬਾਅਦ ਵਿਚ ਕਹਿੰਦੀ, ਨਹੀਂ ਬਹੁ ਮੈਂ ਕਿਹੜਾ ਤੁਹਾਨੂੰ ਮਾੜਾ ਕਿਹਾ ਹਜੇ ਤਕ

ਬਈ ਸਾਡੇ ਨਾਲ ਕਿਹੜਾ ਕੋਈ ਗੱਲ ਮਾੜੀ ਹੈ ਨਾ ਬੀ? ਮੇਰੇ ਸਗੋਂ ਨਾ ਮੰਮੀ ਹੋਰੀ ਕਹਿ ਰਹੇ ਸੀ ਤੇ ਮੈਂ ਕਹਿਣ ਡੇਈ ਨੀ

ਉਹ ਦੇ ਚਲ ਕਾਮਾ, ਠੀਕ ਹੈ, ਘਰੇ ਕੋਈ ਆ ਗਿਆ, ਮੈਂ ਬਾਅਦ ਵਿਚ ਫੋਨ ਕਰਦੀ ਹਾਂ

ਘਰ ਦੇ ਸਾਰੇ ਕੰਮ ਮੁਕਾ ਕੇ ਨਿੰਮੋ ਨੂੰ ਵੇਖਣ ਹਸਪਤਾਲ ਚਲੀ ਗਈ ਸਾਂ। ਦਿਲ ਚ ਸੋਚ ਰਹੀ ਸਾਂ ਕਾਸ਼ ਨਿੰਮੋ ਨੂੰ ਹੋਸ਼ ਆ ਗਿਆ ਹੋਵੇ। ਉਹ ਗੱਲਾਂ ਕਰਦੀ ਹੋਈ ਫਿਰ ਉੱਥੇ ਜਾ ਕੇ ਨਿਮੋਂ ਨੂੰ ਵੇਖਿਆ ਤਾਂ ਓਸੇ ਤਰ੍ਹਾਂ ਬੇਹੋਸ਼, ਨੇ ਉਹਦੇ ਕੱਪੜੇ ਬਦਲ ਦਿੱਤੇ ਸੀ ਮੂੰਹ ਸਿਰ ਸੁਆਰ ਦਿੱਤਾ ਸੀ। ਅੱਜ ਉਹ ਬਹੁਤ ਸੋਹਣੀ ਲੱਗ ਰਹੀ ਸੀ ਚਿਹਰਾ ਵੀ ਨਿਖਰਿਆ ਨਿਖਰਿਆ ਸੀ, ਬਹੁਤ ਪਿਆਰੀ ਲੱਗ ਰਹੀ ਸੀ। ਅਜੇ ਉਹ ਜਵਾਨ ਪਈ ਸੀ, ਪਤਾ ਨਈਂ ਉਹ ਜਾਣ ਬੁੱਝ ਕੇ ਆਪਣੇ ਆਪ ਨੂੰ ਇਸ ਹਾਲ ਚ ਰੱਖ ਰਹੀ ਸੀ ਪਾਗਲਪਣ ਚ ਈ।

ਨਰਸਾਂ ਨੂੰ ਕਿਹਾ ਸੀ ਉਹਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਐ। ਪੈਸਿਆਂ ਦੀ ਪਰਵਾਹ ਕਰਨ। ਇਹ ਮੇਰੀ ਭੈਣ ਐ, ਰੱਬ ਖੈਰ ਕਰੇ, ਇਸ ਵੀਚਾਰੀ ਦਾ ਕੌਣ ਐ ਦੁਨੀਆਂ ਚ? ਇਹਦੇ ਦੁੱਖ ਵਿੱਚ ਵੀ ਭਿਆਲੀ ਹੋ ਕੇ ਮੈਂਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ ਆਂ। ਪਤਾ ਨਈਂ ਕਿਹੜੇ, ਦੁੱਖ ਸੀਨ੍ਹੇ ਚ ਲੁਕੋਈ ਫਿਰਦੀ ਐ। ਜਿਓਣ ਜੋਗੀ ਨਾਲ ਇਨਸਾਨੀਅਤ ਦਾ ਰਿਸ਼ਤਾ ਨਿਭਾ ਰਹੀ ਸੀ। ਇਹ ਰਿਸ਼ਤਾ ਕੋਈ ਖ਼ਾਸ ਰੂਹਾਂ ਲਈ ਤਾਲੁਕ ਰੱਖਦਾ ਸੀ। ਮੱਲੋਮੱਲੀ ਮੈਂ ਉਸ ਚ ਖਿੱਚੀ ਜਾ ਰਹੀ ਸੀ, ਮੈਂ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ। ਭੈਣੇ ਘਬਰਾਈ ਨਾ ਮੈਂ ਤੇਰੇ ਨਾਲ ਆਂ ਤੂੰ ਇਕੱਲੀ ਨਈਂ ਐ। ਮੇਰੇ ਜ਼ਿੰਦਗੀ ਚ ਨਵੀਂ ਹਲਚਲ ਜਿਹੀ ਮੱਚ ਗਈ ਸੀ। ਫਟਾਫਟ ਦਿਨ ਦੇ ਸਾਰੇ ਕੰਮ ਮੁਕਾ ਲੈਂਦੀ ਸਾਂ, ਸੱਸ ਸਹੁਰੇ ਦੀ ਦੇਖਭਾਲ ਵੀ ਕਰਦੀ ਸਾਂ ਤੇ ਰਾਤ ਨੂੰ ਨਿਮੋਂ ਦੀ ਕਾਪੀ ਖੋਲ੍ਹ ਕੇ ਬਹਿ ਜਾਂਦੀ ਸਾਂ। ਅੱਜ ਜਲਦੀ ਬਹਿ ਗਈ ਸਾਂ, ਸੈਰ ਤੇ ਜਾਣ ਨੂੰ ਵੀ ਹੁਣ ਦਿਲ ਨਈਂ ਕਰਦਾ ਸੀ। ਨਿਮੋਂ ਦੀ ਕਾਪੀ ਅੱਗੇ ਪੜ੍ਹਦੀ ਆਂ ਮੇਰਾ ਸਰਤਾਜ ਬਹੁਤ ਅਮੀਰ ਘਰ ਦਾ ਪੁੱਤਰ ਸੀ। ਮੈਂ ਉਹਦੇ ਮੁਕਾਬਲੇ ਚ ਕੁਝ ਨਈਂ ਸੀ। ਪਿੰਡ ਦੀ ਰਹਿਣ ਵਾਲੀ ਸਿੱਧੀ ਸਾਦੀ ਜਿਹੀ ਕੁੜੀ ਸਾਂ। ਅਸੀਂ ਚਾਰ ਭੈਣਾਂ ਸਾਂ। ਮੈਂ ਸਭ ਤੋਂ ਛੋਟੀ, ਪੁੱਤਰਾਂ ਪੁੱਤਰ ਦਾ ਰਾਹ ਵੇਖ ਦੇ ਵੇਖ ਦੇ ਮੈਂ ਚੌਥੀ ਜੰਮ ਪਈ ਸੀ। ਸਾਰਿਆਂ ਨੂੰ ਮੇਰੇ ਆਉਣ ਤੇ ਅਫ਼ਸੋਸ ਹੋਇਆ ਸੀ। ਖੁਸ਼ੀਆਂ ਨੂੰ ਉਡੀਕਦੇ ਉਡੀਕਦੇ ਘਰ ਚ ਗ਼ਮੀਆਂ ਆ ਗਈਆਂ ਸਨ, ਸਭ ਦੇ ਦਿਲਾਂ ਚ . ਕੁੜੱਤਣ ਭਰ ਗਈ ਸੀ, ਇਸ ਕਰਕੇ ਮੇਰੀ ਭੂਆ ਨੇ ਮੇਰਾ ਨਾਮ ਵੀ ਨਿਮੋਂ ਰੱਖ ਦਿੱਤਾ ਸੀ ਮਤਲਬ ਨਿੰਮ ਵਰਗੀ ਕੌੜੀ। ਲੱਡੂਆਂ ਦੇ ਇੰਤਜਾਰ ਚ ਨਿੰਮ ਦਾ ਸਵਾਦ ਚੱਖ ਬੈਠੇ ਸੀ। ਘਰ ਚ ਮਾਤਮ ਛਾ ਗਿਆ ਸੀ, ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ। ਰੱਬ ਨੇ ਮੈਨੂੰ, ਬਹੁਤ ਸੋਹਣਾ ਰੰਗ ਰੂਪ ਦਿੱਤਾ ਸੀ। ਮੇਰੀਆਂ ਵੱਡੀਆਂ ਭੈਣਾਂ ਵੀ ਮੈਨੂੰ ਕੁੱਛੜ ਚੁੱਕੀ ਫਿਰਦੀਆਂ ਸੀ। ਸੋਹਣੀ ਹੋਣ ਕਰਕੇ ਮੈਨੂੰ ਹਰ ਕੋਈ ਪਿਆਰ ਕਰਦਾ ਸੀ। ਫਿਰ ਜਦੋਂ ਮੈਂ ਤੀਜੀ ਜਮਾਤ ਚ ਪੜ੍ਹਦੀ ਸੀ ਤੇ ਮੇਰੀ ਮਾਂ ਨਿੱਕੀ ਜਿਹੀ ਬਿਮਾਰੀ ਦਾ ਬਹਾਨਾ ਲਾ ਕੇ ਮਰ ਗਈ ਸੀ। ਮੈਂ ਅਜੇ ਗੁੱਡੀਆਂ ਪਟੋਲੇ ਖੇਡਦੇ ਸੀ। ਵਿਹੜੇ ਚ ਮਾਂ ਦੀ ਲਾਸ਼ ਪਈ ਸੀ। ਉਹਦੇ ਆਲੇ ਦੁਆਲੇ ਮੇਰੀਆਂ ਭੈਣਾਂ ਤੇ ਹੋਰ ਪਿੰਡ ਦੀਆਂ ਔਰਤਾਂ ਕੀਰਨੇ ਪਾ ਰਹੀਆਂ ਸਨ ਤੇ ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਮੇਰੀ ਮਾਂ ਮਰ ਗਈ ਐ ਤੇ ਮੈਂ ਦੌੜੀ ਦੌੜੀ ਮਾਂ ਕੋਲ ਜਾਂਦੀ ਆ ਉਹਦਾ ਮੂੰਹ ਫ਼ੜ ਕੇ ਕਹਿਨੀ ਆ ਮਾਂ ਤੂੰ ਲੰਮੀ ਕਿਉਂ ਪਈ ਆਂ। ਉੱਠ ਮੈਨੂੰ ਰੋਟੀ ਪਾ ਕੇ ਦੇ, ਮੈਨੂੰ ਭੁੱਖ ਲੱਗੀ ਐ। ਮੈਂ ਮਾਂ ਨੂੰ ਬਹੁਤ ਹਿਲਾਇਆ ਪਰ ਉਹ ਨਾ ਹਿੱਲੀ। ਫਿਰ ਜਨਾਨੀਆਂ ਨੇ ਮੈਨੂੰ ਫ਼ੜ ਕੇ ਪਿੱਛੇ ਕਰ ਦਿੱਤਾ ਤੇ ਕਹਿੰਦੀਆਂ ਧੀਏ ਅੱਜ ਆਖ਼ਰੀ ਵਾਰ ਆਪਣੀ ਮਾਂ ਦਾ ਮੂੰਹ ਵੇਖ ਲੈ, ਤੈਨੂੰ ਇਹ ਛੱਡ ਕੇ ਚਲੀ ਗਈ ਐ। ਮੈਂ ਮਾਂ ਦੇ ਗਲ਼ ਨਾਲ ਲਾ ਕੇ ਉੱਚੀ ਉੱਚੀ ਰੋਂਦੀ ਰਹੀ। ਅੱਜ ਵੀ ਜਦੋਂ ਉਹ ਮਨਹੂਸ ਦਿਨ ਯਾਦ ਕਰਦੀ ਆਂ ਤੇ ਕੰਬ ਜਾਂਦੀ ਆ। ਉਸ ਦਿਨ ਮੇਰੀ ਜ਼ਿੰਦਗੀ ਚ ਨ੍ਹੇਰ ਹੋ ਗਿਆ ਸੀ। ਮੇਰਾ ਸਭ ਕੁਝ ਬਦਲ ਗਿਆ ਸੀ। ਜਿਸ ਦਿਨ ਮੇਰੀ ਮਾਂ ਦਾ ਭੋਗ ਸੀ ਮੇਰੇ ਮਾਮਾ ਤੇ ਮਾਮੀ ਮੈਨੂੰ ਆਪਣੇ ਨਾਲ, ਲੈ ਗਏ। ਮੇਰੇ ਲਾਡ ਪਿਆਰ ਦੇ ਦਿਨ ਮੁੱਕ ਗਏ ਸੀ। ਇਸ ਨਿੱਕੀ ਜਿਹੀ ਜਾਨ ਨੂੰ ਕਮਲ ਪਏ ਗਿਆ ਸੀ। ਮਾਂ ਮੈਂ ਤੈਨੂੰ ਰਾਤਾਂ ਨੂੰ ਮਾਂ ਨੂੰ ਯਾਦ ਕਰਕੇ ਰੋਂਦੀ ਸਾਂ। ਇੱਥੇ ਮਾਂ ਵਰਗਾ ਕੋਈ ਵੀ ਨਜ਼ਰ ਨਈਂ ਸੀ ਆਉਂਦਾ। ਨਿੱਕੇ ਨਿੱਕੇ ਹੱਥ ਹੁਣ ਮਾਮੀ ਘਰ ਭਾਂਡੇ ਮਾਂਜਦੇ ਸੀ। ਮਾਮੀ ਦੇ ਵੀ ਦੋ ਬੱਚੇ ਸੀ ਜੋ ਵੱਡੀਆਂ ਜਮਾਤਾਂ ਚ ਪੜ੍ਹਦੇ ਸੀ, ਜੋਤੀ ਭੈਣ ਮੈਨੂੰ ਬੜਾ ਪਿਆਰ ਕਰਦੀ ਸੀ। ਮਾਮਾ ਮਾਮੀ ਦੋਨੋਂ ਨੌਕਰੀ ਕਰਦੇ ਸੀ ਤੇ ਮਾਮੀ ਨੇ ਮੈਨੂੰ ਆਪਣੇ ਸਕੂਲ ਚ ਈ ਦਾਖਲ ਕਰ ਦਿੱਤਾ ਸੀ। ਘਰਦੇ ਨਿੱਕੇ ਨਿੱਕੇ ਕੰਮ ਮੈਂ ਦੌੜ ਦੌੜ ਕੇ ਕਰਦੀ ਸੀ। ਜੋਤੀ ਭੈਣ ਮੇਰੇ ਕੱਪੜੇ ਬਦਲ ਦਿੰਦੀ ਸੀ। ਉੱਤੋਂ ਦੀ ਡਰ ਜਾਂਦੀ ਸੀ। ਜੋਤੀ ਭੈਣ ਪਿਆਰ ਪਿਆਰ ਚ ਮੇਰੇ ਕੋਲੋਂ ਹੋਰ ਵੀ ਕੰਮ ਕਰਵਾ ਲੈਂਦੀ ਸੀ ਮਾਮੀ ਰਸੋਈ ਚ ਮੈਨੂੰ ਆਵਾਜ਼ਾਂ ਮਾਰਦੀ ਰਹਿੰਦੀ ਸੀ ਕਿ ਫਿਰ ਮੁੰਨੀਏ ਇਧਰ ਆ ਮੇਰੇ ਨਾਲ ਕੰਮ ਕਰਾ ਤੇ ਮੈਂ ਸਾਰਿਆਂ ਦੇ ਕੰਮ ਭੱਜ ਭੱਜ ਕੇ ਕਰਦੀ ਸੀ ਮੈਨੂੰ ਡਰ ਜਿਹਾ, ਰਹਿੰਦਾ ਵੀ ਕਿਤੇ ਕੋਈ ਕੰਮ ਗ਼ਲਤ ਨਾ ਹੋ ਜਾਏ ਤੇ ਵੱਡੇ ਸਾਰੇ ਵੇਹੜੇ ਚ ਜਦੋਂ ਵੋਹਕਰ ਮਾਰਦੀ ਸੀ ਮੇਰੇ ਹੱਥ ਦੁੱਖਣ ਲੱਗ ਜਾਂਦੇ ਸੀ। ਫਿਰ ਮਾਂ ਦੀ ਯਾਦ ਵੀ ਆਉਂਦੀ ਸੀ। ਹਮੇਸ਼ਾਂ ਦੱਬੀ ਦੱਬੀ ਰਹਿੰਦੀ ਸੀ ਕਦੇ ਹੱਸਦੀ ਨਈਂ ਸੀ, ਬਾਪੂ ਵੀ ਮਿਲਣ ਆ ਜਾਂਦਾ ਸੀ। ਪਰ ਮੈਨੂੰ ਹੁਣ ਉਸ ਨਾਲ ਮੋਹ ਨਈਂ ਸੀ ਰਿਹਾ ਸੀ, ਜਦੋਂ ਛੁੱਟੀਆਂ ਹੁੰਦੀਆਂ ਸੀ ਤਾਂ ਮੈਂ ਆਪਣੇ ਘਰ ਭੈਣਾਂ ਕੋਲ ਜਾਂਦੀ ਸੀ ਉੱਥੇ ਜਾ ਕੇ ਮਾਂ ਨੂੰ ਲੱਭਦੀ ਰਹਿੰਦੀ ਸੀ। ਮਾਂ ਦਾ ਇੱਥੇ ਦਾ ਭੁੱਲਿਆ ਨਈਂ ਸੀ, ਸਾਰੇ ਘਰ ਚ ਅੰਦਰ ਬਾਹਰ ਨਿਗ੍ਹਾ ਮਾਰਦੀ। ਕਿਤੋਂ ਮਾਂ ਦੀ ਆਵਾਜ਼ ਆਏਗੀ, ਮੈਨੂੰ ਬੁਲਾਏਗੀ ਗਲਵੱਕੜੀ ਚ ਲੈ ਕੇ ਪਿਆਰ ਕਰੇਗੀ। ਮੇਰਾ ਮੂੰਹ ਚੁੰਮੇਗੀ ਮੈਂ ਵੀ ਉਹਦੇ ਫਿਰ ਗੱਲ ਨਾਲ ਚਿੰਬੜ ਜਾਵਾਂਗੀ ਔਰ ਕਹਾਂਗੀ, ਮਾਂ ਮੈਂ ਫੁੱਲਾਂ ਵਾਲੀ ਫ਼ਰਾਕ ਪਾਉਣੀ ਐ, ਮੈਨੂੰ ਚੂੜੀਆਂ ਚਾਹੀਦੀਆਂ। ਪਰ ਮੇਰੀਆਂ ਸਾਰੀਆਂ ਰੀਝਾਂ ਤਾਂ ਮਾਂ ਆਪਣੇ ਨਾਲ ਲੈ ਗਈ ਸੀ। ਹੁਣ ਹੱਸਦੀ ਸੀ ਨਾ ਰੋਂਦੀ ਸਾਂ। ਹੌਲੀ ਹੌਲੀ ਮੈਂ ਦਸਵੀਂ ਪਾਸ ਕਰ ਲਈ। ਪੜ੍ਹਨ ਚ ਮੈਂ ਬਹੁਤ ਹੁਸ਼ਿਆਰ ਸੀ, ਦਸਵੀਂ ਚੋ first division ਆਈ ਸੀ। ਮਾਮੀ ਨੇ ਪਹਿਲੀ ਵਾਰ ਮੈਨੂੰ ਗਲਵੱਕੜੀ ਚ ਲੈ ਕੇ ਪਿਆਰ ਕੀਤਾ ਸੀ। ਅੱਗੋਂ ਮੈਨੂੰ college ਦਾਖ਼ਿਲ ਕਰਾ ਦਿੱਤਾ ਸੀ। ਇੱਥੇ ਮੇਰੀ ਪੱਕੀ ਸਹੇਲੀ ਵੀਰੋ ਬਣ ਗਈ। ਉਹ ਵੀ ਪੜ੍ਹਾਈ ਚ ਬਹੁਤ ਹੁਸ਼ਿਆਰ ਸੀ ਉਸ ਨਾਲ ਹੁਣ ਮੈਂ ਆਪਣੇ ਦਿਲ ਦੀਆਂ ਗੱਲਾਂ ਫੋਲ ਲੈਂਦੀ ਸਾਂ। ਵੀਰੋ ਨੂੰ ਮੇਰੇ ਤੇ ਬੜਾ ਤਰਸ ਆਉਂਦਾ ਸੀ। ਮੇਰੇ ਹੱਥਾਂ ਤੇ ਸੁਆਹ ਨਾਲ ਭਾਂਡੇ ਮਾਂਜਣ ਕਰਕੇ ਲਕੀਰਾਂ ਕਾਲੀਆਂ ਹੋ ਗਈਆਂ ਸੀ। ਵੀਰੋ ਮੇਰੇ ਹੱਥ ਚੁੰਮ ਲੈਂਦੀ, ਕਹਿ ਦਿੰਦੀ ਨਿੰਮੋ ਭੈਣ ਤੂੰ ਸੁਆਹ ਨਾਲ ਭਾਂਡੇ ਨਾ ਮਾਂਜਿਆ ਕਰ ਵੇਖ ਫੁੱਲਾਂ ਵਰਗੇ ਹੱਥ ਤੇਰੇ ਕਿਵੇਂ ਕਾਲੇ ਪੱਥਰ ਵਰਗੇ ਹੋ ਗਏ ਆ। ਰੱਬ ਤੈਨੂੰ ਐਨਾ ਸੋਹਣਾ ਰੰਗ ਰੂਪ ਦਿੱਤਾ ਤੂੰ ਆਪਣਾ ਖ਼ਿਆਲ ਰੱਖਿਆ ਕਰ। ਵੇਖ ਤੇਰੇ ਪੈਰਾਂ ਚ ਵੀ ਵੱਡੀਆਂ ਵੱਡੀਆਂ ਵਿਆਈਆਂ ਹੋਈਆਂ ਨੇ ਤੂੰ ਇਨ੍ਹਾਂ ਨੂੰ ਵੀ ਸਾਫ਼ ਕਰ ਲਿਆ ਕਰ। ਤੇਰੇ ਹੱਥਾਂ ਚ ਬੋ ਵੀ ਆਉਂਦੀ ਰਹਿੰਦੀ ਐ। ਤੂੰ ਕਿਉਂ ਆਪਾ ਮਾਰਿਆ ਹੋਇਆ। ਉਹ ਮੈਨੂੰ ਪਿਆਰ ਕਰਦੀ, ਮੈਨੂੰ ਖੁਸ਼ ਵੇਖਣਾ ਚਾਹੁੰਦੀ ਸੀ। ਮੈਂ ਵੀ ਹਾਸੇ ਚ ਉਹਨੂੰ ਕਹਿ ਦਿੰਦੀ ਸੀ ਵੀਰੋ ਭੈਣ ਕੰਮ ਕਰਨ ਚ ਕੀ ਬੁਰਾਈ ਐ, ਮੇਰੀ ਮਾਮੀ ਖੁਸ਼ ਹੋ ਜਾਂਦੀ ਐ ਨਾਲੇ ਮੈਂ ਵਿਹਲੀ ਰਹਿ ਕੇ ਕੀ ਕਰਾਂਗੀ। ਪੜ੍ਹਾਈ ਤਾਂ ਮੈਂ ਰਾਤ ਨੂੰ ਬਥੇਰੀ ਕਰ ਲੈਨੀ ਆਂ। ਵੀਰੋ ਨੂੰ ਤਾਂ ਬੜੀ ਆਸਾਨੀ ਨਾਲ ਇਹ ਸਭ ਕਹਿ ਦਿੰਦੀ ਸਾਂ ਪਰ ਅੰਦਰੋਂ ਮੇਰਾ ਦਿਲ ਰੋਂਦਾ ਸੀ।

ਸਾਰਿਆਂ ਦੇ ਕੰਮ ਦੌੜ ਦੌੜ ਕੇ ਕਰਦੀ ਸੀ। ਇੱਥੇ ਕਿਹੜਾ ਮੇਰੀ ਮਾਂ ਬੈਠੀ ਸੀ ਜੋ ਮੈਨੂੰ ਗੋਦੀ ਚ ਬਿਠਾ ਕੇ ਪਿਆਰ ਕਰੇ ਹੁਣ ਮੈਨੂੰ ਰੱਬ ਨੇ ਬਹੁਤ ਸਬਰ ਦੇ ਦਿੱਤਾ ਸੀ। ਵਿਹਲੀ ਰਹਿਣਾ ਮੇਰੀ ਫ਼ਿਤਰਤ ਚ ਨਈਂ ਸੀ। ਵੀਰੋ ਨਾਲ ਗੱਲ ਕਰਕੇ ਮਨ ਹੋਲਾ ਕਰ ਲੈਂਦੀ ਸਾਂ। ਸਰਤਾਜ ਵੀ ਮੇਰੀ ਜਮਾਤ ਚ ਪੜ੍ਹਦਾ ਸੀ, ਬੜਾ ਸੋਹਣਾ ਸੁਨੱਖਾ ਸਰਦਾਰ। ਸਾਰੀ ਜਮਾਤ ਚੋ top ਦਾ ਵਿਦਿਆਰਥੀ ਸੀ। ਅਸੀਂ ਪੜ੍ਹਾਈ ਸੰਬੰਧੀ ਅਕਸਰ ਆਪਸ ਚ ਇੱਕ ਦੂਜੇ ਨਾਲ ਕਰਦੇ ਰਹਿੰਦੇ ਸਾਂ। ਹੌਲੀ ਹੌਲੀ ਇੱਕ ਦੂਜੇ ਚ ਘੁਲ਼ ਮਿਲ ਗਏ ਸਾਂ ਤੇ ਫਿਰ ਪਤਾ ਈ ਨਈਂ ਲੱਗਾ ਕਦੋਂ ਪਿਆਰ ਹੋ ਗਿਆ। ਦੋਹਾਂ ਦੀ ਜੋੜੀ ਕਾਲਜ਼ ਚ ਮਸ਼ਹੂਰ ਹੋ ਗਈ ਸੀ। ਸਰਤਾਜ ਮੈਨੂੰ ਏਸ ਲਈ ਨਈਂ ਪਿਆਰ ਕਰਦਾ ਸੀ ਕਿ ਮੈਂ ਸੋਹਣੀ ਸੀ ਉਹ ਤਾਂ ਮੇਰੀ ਸੀਰਤ ਨਾਲ ਪਿਆਰ ਕਰਦਾ ਸੀ। ਉਹਨੇ ਮੇਰੀ ਅੰਦਰਲੀ ਖ਼ੂਬਸੂਰਤੀ ਨੂੰ ਵੇਖਿਆ ਸੀ, ਮੈਂ ਆਪਣੇ ਆਪ ਤੋਂ ਬੇਖ਼ਬਰ ਸੀ ਕਦੇ ਸ਼ੀਸ਼ੇ ਅੱਗੇ ਖਲੋ ਕੇ ਨਈਂ ਵੇਖਿਆ ਸੀ, ਕਦੇ ਵਿਹਲ ਈ ਨਈਂ ਮਿਲਿਆ।

ਮਾਮੇ ਦੇ ਘਰ ਦੱਬ ਕੇ ਕੰਮ ਕਰਦੀ ਸੀ, ਕਾਲਜ਼ ਚ ਦੱਬ ਕੇ ਪੜ੍ਹਾਈ ਕਰਦੀ ਸੀ ਸਰਤਾਜ ਨਾਲ ਕੁਝ ਵਕਤ ਚੰਗਾ ਗੁਜ਼ਰ ਜਾਂਦਾ ਸੀ, ਹੌਲੀ ਹੌਲੀ ਮੈਂ ਆਪਣੇ ਦਿਲ ਦੀ ਸਾਰੀ ਗੱਲ ਉਸ ਨਾਲ ਕਰਨ ਲੱਗ ਪਈ ਸੀ। ਸਰਤਾਜ ਨੇ ਵੀ ਆਪਣੇ ਪਰਿਵਾਰ ਬਾਰੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ। ਸਰਤਾਜ ਮੇਰੇ ਮੇਰਾ ਹੱਥ ਆਪਣੇ ਹੱਥਾਂ ਚ ਫੜਕੇ ਕਹਿ ਦਿੰਦਾ ਸੀ ਨਿੰਮੋ ਬਹੁਤ ਪਿਆਰ ਕਰਦਾ ਤੈਨੂੰ। ਵੇਖੀਂ ਕਦੇ ਛੱਡ ਨਾ ਜਾਈਂ, ਉਹਨੇ ਗੀਤ ਵੀ ਲਿਖਿਆ ਸੀ। ਜੇ ਲਾਈ ਐ ਤਾਂ ਲਾ ਕੇ ਨਿਭਾਈਂ ਹੁਣ ਦੋਸਤਾ, ਲੈ ਕੇ ਸਾਡਾ ਦਿਲ ਨਾ ਗਵਾਈਂ ਹੁਣ ਦੋਸਤਾ। ਹੱਸਦੇ ਨੂੰ ਕਦੀਂ ਨਾ ਰਵਾਈਂ ਹੁਣ ਦੋਸਤਾ, ਦਿਲ ਸਾਡਾ ਲੈ ਕੇ ਨਾ ਗਵਾਈਂ ਹੁਣ ਦੋਸਤਾ। ਤੇ ਜਦੋਂ ਸਰਤਾਜ ਕਾਲਜ਼ ਚ ਗੀਤ ਗਾਉਂਦਾ ਹੁੰਦਾ ਸੀ ਤਾਂ ਸਾਹਮਣੇ ਮੈਂ ਬੈਠੀ ਹੁੰਦੀ ਸੀ ਤੇ ਮੇਰੀਆਂ ਅੱਖਾਂ ਚੋ ਹੰਝੂ ਟਿੱਪ ਟਿੱਪ ਡਿੱਗਣ ਲੱਗ ਜਾਂਦੇ ਸੀ। ਮੈਂ ਆਪਣੇ ਦਿਲ ਚ ਕਹਿੰਦੀ ਸੀ ਭੇੜਿਆ। ਕਾਹਨੂੰ ਮੇਰੇ ਤੇ ਮਰਦੈਂ, ਤੂੰ ਤਾਂ ਐਨਾ ਸੋਹਣਾ ਮੁੰਡਾ ਐ। ਤੇਰੇ ਤੇ ਲੱਖਾਂ ਕੁੜੀਆਂ ਮਰਦੀਆਂ ਨੇ। ਇਸ ਝੱਲੀ ਪਿੱਛੇ ਪੈ ਕੇ ਤੈਨੂੰ ਕੁੱਛ ਨਈਂ ਮਿਲਣਾ। ਮੇਰਾ ਪਿੱਛਾ ਛੱਡਦੇ ਮੇਰੀ ਕਿਸਮਤ ਚ ਪਿਆਰ ਵਿਆਰ ਰੱਬ ਨੇ ਨਈਂ ਲਿਖਿਆ। ਫਿਰ ਸਰਤਾਜ ਵੀ ਆਪਣੇ ਸਿਰ ਤੇ ਮੇਰਾ ਹੱਥ ਰੱਖ ਕੇ ਕਹਿੰਦਾ ਸੀ। ਨਿੰਮੋ ਸੱਚ ਦੱਸ ਕੀ ਤੂੰ ਮੈਨੂੰ ਪਿਆਰ ਨਈਂ ਕਰਦੀ, ਕੀ ਤੂੰ ਮੇਰੇ ਬਗ਼ੈਰ ਰਹਿ ਸਕਦੀ ਐ। ਤੈਨੂੰ ਮੇਰੀ ਸੌਂਹ ਸੱਚ ਸੱਚ ਦੱਸ ਨਿੰਮੋ ਤੇ ਮੈਨੂੰ ਵੀ ਇਉਂ ਛੇੜ ਕੇ ਮਜ਼ਾ ਆਉਂਦਾ ਸੀ, ਮੈਂ ਵੀ ਰੋਅਬ ਜਿਹਾ ਪਾ ਕੇ ਕਹਿ ਦਿੰਦੀ ਸੀ ਵੇ ਝੱਲਿਆ।